ਇਹ ਇੱਕ ਆਫਿਸ ਹੈ ਆਫਿਸ ਦੇ--

ਮੇਨ ਸੜਕ ਬਹੁਤ ਹੀ ਜਿਆਦਾ ਵਧੀਆ ਹੈ ਜੀ ਔਰ ਇਸਦੇ ਸਾਹਮਣੇ ਇੱਕ ਸਕੂਲ ਹੈ।

ਪੂਲ ਦੇ ਲਾਗੇ ਬਹੁਤ ਹੀ ਜਿਆਦਾ ਹਰੇ ਭਰੇ ਰੁੱਖ--

ਹੋਰ ਇੱਕ ਬਿਲਡਿੰਗ ਵੀ ਬਣੀ ਹੋਈ ਹੈ।

ਉਹ ਜਿਸ ਨੇ ਪੈਂਟ ਸ਼ਰਟ ਪਾਇਆ ਹੋਇਆ ਹੈ।

ਜਗਹਾ ਦੀ ਥੱਲੇ ਟਾਈਲਾਂ ਲੱਗੀਆਂ ਹੋਈਆਂ ਹਨ।

ਹੋਰ ਆਸੇ ਪਾਸੇ ਹਰੇ ਭਰੇ ਰੁੱਖ ਲੱਗੇ ਹੋਏ

ਹੋਰ ਇੱਸ ਦੇ ਪਾੱਸੇ ਇੱਕ ਕੁਰਸੀ ਲੱਗੀ ਹੋਈ ਹੈ ਅਤੇ ਇੱਕ ਕਾਉੰਟਰ ਵੀ ਲੱਗਾ ਹੋਇਆ ਹੈ।

ਇਹ ਇੱਕ ਬਹੁਤ ਹੀ ਵਧੀਆ ਰੂਮ ਹੈ ਰੂਮ ਦੇ ਉੱਪਰ ਇੱਕ ਏ_ਸੀ ਲੱਗਾ ਹੋਇਆ ਹੈ ਜੋ ਕਿ--

ਔਰ ਇਸ ਦੇ ਬਾਹਰ ਦੋ ਮੋਟਰਸਾਈਕਲ ਲੱਗੇ ਹੋਏ ਹਨ।

ਔਰ ਇਸ ਵਿੱਚ ਚਾਰ ਪੰਜ ਪੌਧੇ ਲੱਗੇ ਹੋਏ ਹਨ।

ਔਰ ਉਸ ਵਿੱਚ ਇੱਕ ਅਮਰੂਦਾਂ ਦਾ ਬੂਟਾ ਲੱਗਾ ਹੋਇਆ।

ਔਰ ਮੇਨ ਸ਼ੜਕ ਦੇ ਵਿਚਗਾਰ ਹਰੇ ਭਰੇ ਬੂਟੇ ਲੱਗੇ ਹੋਏ ਹਨ।